ਕਰਦੇ ਹੀ ਰਹਿੰਦੇ ਹਨ ਜਿਸ ਨਾਲ ਕੀ ਉਸਦੇ ਫਸਲਾਂ ਦੇ ਉਤਪਾਦਨ ਵਿਚ ਕੋਈ ਨਾ ਕੋਈ ਤਰਾਹ ਦਾ ਵਾਧਾ ਕੀਤਾ ਜਾ ਸਕੇ।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

ਮੌਸਮ change ਹੋ ਗਿਆ, ਤਾਂ ਚੰਡੀਗੜ੍ਹ ਦਾ ਬਹੁਤ ਬੁਰਾ ਹਾਲ ਹੋਇਆ ਗਰਮੀ ਹੁਣ ਇਸ ਬਾਰ ਵੀ ਪਿੱਛਲੀ ਵਾਰ ਨਾਲੋਂ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਊਗੀ ਤੇ ਬਾਕੀ ਹੁਣ ਆਪਣੇ ਘਰ ਬਾਰੇ ਮੇਰਾ ਘਰ ਹੈ, ਮੁਕਤਸਰ ਜ਼ਿਲ੍ਹੇ ਚ ਸ੍ਰੀ ਮੁਕਤਸਰ ਸਾਹਿਬ ਜਿਹੜਾ ਕਿ ਚਾਲੀ ਮੁਕਤਿਆਂ ਦੀ ਧਰਤੀ ਹੈ ਉਹਦੇ ਨਾਲ ਹੀ ਪੈਂਦਾ ਹੈ ਮਲੋਠ ਉੱਥੋਂ ਤੀਹ ਕਿੱਲੋਮੀਟਰ ਦੂਰ ਉੱਥੋਂ ਦਾ ਮੈਂ ਰਹਿਣ ਵਾਲਾ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 ਅਸੀਂ ਦੋ ਭਰਾ ਜਿਹੜਾ ਮੇਰਾ ਵੱਡਾ ਭਾਈ ਉਹ ਦਿੱਲੀ ਨੌਕਰੀ ਕਰਦਾ ਹੈ, ਤੇ ਮੈਂ ਇੱਥੇ ਚੰਡੀਗੜ੍ਹ ਰਹਿਨਾ ਵਾਂ ਹੁਣ ਹੋਰ

ਘਰ ਦੇ ਵਿੱਚ ਮੇਰਾ ਇੱਕ ਬੱਚਾ ਹੈ ਅਤੇ ਇੱਕ ਘਰਦੇ ਨੇ ਤੇ ਹੁਣ ਇੱਥੋਂ ਚੰਡੀਗੜ੍ਹ ਦਾ ਚੰਡੀਗੜ੍ਹ ਦੀ driving ਅਹ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 ਤੇ ਮੈਂ ਇੱਥੇ ਉਦੋਂ ਦਾ ਹੀ ਗੱਡੀ ਚਲਾ ਰਿਹਾਂ ਇੱਥੋਂ ਦੀ ਰੋਡਾਂ ਪਹਿਲਾਂ ਨਾਲੋਂ ਬਹੁਤ ਟੁੱਟ ਗਈਆਂ ਪਹਿਲਾਂ ਤਾਂ ਬਹੁਤ ਵਧੀਆ ਰੋਡਾਂ ਹੁੰਦੀਆਂ ਸੀ ਪਰ ਹੁਣ ਹੁਣ ਰੋਡਾਂ ਦਾ ਕਿਉਂਕਿ ਇੱਥੋਂ ਦੀ ਆਬਾਦੀ ਬਹੁਤ ਵੱਧ ਗਈ ਚੰਡੀਗੜ੍ਹ ਦੀ ਆਬਾਦੀ ਵੱਧ ਗਈ ਤਾਂ ਗੱਡੀਆਂ ਕਾਰਾਂ ਸਭ ਵੱਧ ਗਈਆਂ ਉਹਨਾਂ ਦੇ ਨਾਲ ਨਾਲ ਸਭ ਰੋਡਾਂ ਟੁੱਟ ਗਈਆਂ ਸਭ ਬੁਰਾ ਹਾਲ ਹੋ ਗਿਆ ਰੋਡਾਂ ਦਾ ਤੇ ਹੋਰ ਬਾਕੀ ਹੁਣ ਮਲੋਟ ਬਾਰੇ ਮੇਰੇ ਘਰਦੇ ਮੇਰੇ ਪਰਿਵਾਰ ਬਾਰੇ ਮੇਰੇ ਪਰਿਵਾਰ ਚ ਜੋ ਮੇਰਾ ਵੱਡਾ ਭਾਈ ਹੈ ਉਸਦੇ ਅਗਾਂਹ ਅੱਗੇ ਪਰਿਵਾਰ ਦੇ ਵਿੱਚ ਮੇਰੇ ਭਰਾ ਦੇ ਪਰਿਵਾਰ ਦੇ ਵਿੱਚ ਉਸਦੇ ਦੋ ਬੱਚੇ ਨੇ ਛੋਟੇ ਛੋਟੇ ਜੋ ਕਿ ਬਹੁਤ ਪਿਆਰੇ ਨੇ ਬਹੁਤ ਪਿਆਰ ਕਰਦੇ ਨੇ ਮੈਨੂੰ ਜਦੋਂ ਵੀ ਮੈਂ ਜਾਨਾ ਹੈਂ ਬੜੇ ਪਿਆਰ ਨਾਲ ਮਿਲਦੇ ਹੈ। ਬਹੁਤ ਹਸਮੁੱਖ ਨੇ ਤੇ ਮੇਰੀ ਜੋ ਭਰਜਾਈ ਹੈ ਉਹ school ਦੇ ਵਿੱਚ ਉੱਥੇ ਪੜ੍ਹਾਉਂਦੇ ਨੇ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਹੈ, ਬੜੇ ਮਿਲਣਸਾਰ ਨੇ ਹੋਰ ਬਾਕੀ ਅੱਜ ਪੰਜਾਬ ਦਾ ਮਾਹੌਲ ਹੈ ਜੋ

ਅੱਗੇ ਨਾਲੋਂ ਤਾਂ ਕੁਛ ਠੀਕ ਹੈ ਹੁਣ ਦੇਖੋ ਜੋ ਨਈਂ ਸਰਕਾਰ ਆਈ ਹੈ ਉਹ ਕਿਆ ਕਰਦੀ ਹੈ ਕੀ ਕਰਦੀ ਹੈ। ਹੋਰ ਹੋਰ ਮੈਨੂੰ ਹੁਣ ਕੁਛ ਹੋਰ ਜ਼ਿਆਦਾ ਸਮਝ ਨੀ ਆ ਰਿਹਾ ਮੈਂ ਕਿਆ ਬੋਲਾਂ ਕੀ ਕੀ ਬੋਲਾਂ ਹੋਰ ਚੰਡੀਗ ਹੋਰ ਅਮ ਸਰਕਾਰ ਬਾਰੇ ਸਰਕਾਰ ਜੋ ਅੱਜ ਕੱਲ੍ਹ ਚਲਾ ਰਹੀ ਹੈ, ਉਹ ਬੜਾ ਗ਼ਲਤ ਚਲਾ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਵੀ ਕੁਛ ਤਾਂ public ਬਾਰੇ ਸੋਚੇ ਜੋ ਇੰਨੀ ਮਹਿੰਗਾਈ ਹੋ ਰਹੀ ਹੈ ਮਹਿੰਗਾਈ ਦੇ ਨਾਲ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਲੋਕਾਂ ਦਾ ਜਿਸ ਨਾਲ ਕਿ ਘਰ ਚਲਾਉਣਾ ਬਹੁਤ ਮੁਸ਼ਕਲ ਹੈ ਸਰਕਾਰ ਨੂੰ ਤਾਂ ਇਹ ਚਾਹੀਦਾ ਹੈ ਘੱਟੋ ਘੱਟ ਕੁਛ ਵੀ free ਨਾ ਦੇਵੇ ਜਿਹੜਾ ਕੁਛ ਇਹ ਮੁਫ਼ਤ ਦੇ ਰਹੀ ਹੈ ਇਹ ਮੁਫ਼ਤ ਸਭ ਬੰਦ ਕਰ ਦੇ ਕਿਸੇ ਨੂੰ ਕੋਈ ਮੁਫ਼ਤ ਨਾ ਦੇਵੇ ਜਿਵੇਂ ਇਲੈਕ ਬਿਜ਼ਲੀ ਦੇ ਰਹੀ ਹੈ, ਜਾਂ ਪਾਣੀ ਕੋਈ ਵੀ ਚੀਜ਼ ਮੁਫ਼ਤ ਨਾ ਦੇਵੇ ਹਰੇਕ ਚੀਜ਼ ਦੇ ਪੈਸੇ ਹੋਣੇ ਚਾਹੀਦੇ ਹਾਂ ਜੋ ਇਹਦੀ ਮੁੱਲ ਹੈ ਉਹ ਘਟਾ ਦੇਣ ਇਹਨਾਂ ਦਾ ਮੁੱਲ ਘਟਾ ਦੇਣ ਬਿਜ਼ਲੀ ਦਾ ਮੁੱਲ ਘਟਾ ਦੇਣ ਪਾਣੀ ਦਾ ਘਟਾ ਦੇਣ ਇਹਨਾਂ ਦਾ ਮੁੱਲ ਘਟਾ ਕੇ ਉਹ ਕਰਨ ਪਰ ਕਿਸੇ ਨੂੰ ਵੀ ਮੁਫ਼ਤ ਨਾ ਦੇਣ ਜਿਹੜੀ ਕਿ ਬਿਜ਼ਲੀ ਹੁਣ ਮੁਫ਼ਤ ਦੇ ਰਹੀ ਹੈ ਇਹਦੇ ਨਾਲ ਬਿਜ਼ਲੀ ਮੁਫ਼ਤ ਕੋ ਕੋਈ ਵੀ use ਕਰੂਗਾ ਉਹ ਮੁਫ਼ਤ ਸਮਝਕੇ ਬੜੀ ਖਰਾਬ ਕਰੂਗਾ ਜਦੋਂ ਉਹਨੂੰ ਪਤਾ ਹੋਇਆ ਵੀ ਮੈਨੂੰ ਇਸ ਚੀਜ਼ ਦਾ ਚਾਹੇ ਘੱਟ ਹੀ ਪੈਸੇ ਆਉਣ ਵੀ ਬਿੱਲ ਆਊਗਾ ਆਊਗਾ ਤਾਂ ਉਹ ਸੋਚ ਸਮਝ ਕੇ ਯੂ ਵਰਤਿਆ ਕਰੂਗਾ ਪਰ ਜਦੋਂ ਮੈਨੂੰ ਪਤਾ ਲੱਗੁਗਾ ਵੀ ਹਾਂ ਮੈਨੂੰ ਮੁਫ਼ਤ ਆ ਰਹੀ ਹੈ ਤਾਂ ਮੈਂ ਉਹਨਾਂ ਉਹਨੂੰ ਬੇ ਬੇਫ਼ਿਕਰ ਹੋ ਕੇ ਵਰਤੂੰਗਾ ਵਰਤੂੰਗਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਵੀ ਕੋਈ ਵੀ ਚੀਜ਼ ਮੁਫ਼ਤ ਨਾ ਦੇਵੇ ਚਾਹੇ rate ਘੱਟ ਪੈਸੇ ਘਟਾ ਕੇ ਰੱਖਣ ਪਰ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 ਉਹ ਵੀ ਅਗਰ ਆਪਾਂ ਦੇਖੀਏ ਤਾਂ ਸਿਰਫ਼ ਇੱਕ ਇਨਸਾਨੀਅਤ ਦੇ ਨਾਤੇ ਵੀ ਚਾਹੀਦਾ ਹੈ ਸਰਕਾਰ ਨੂੰ ਵੀ ਹੁਣ ਜਿਹੜੇ ਉਹ ਬੰਦੀ ਸਿੰਘ ਹੈ ਉਹਨਾਂ ਨੂੰ ਛੱਡਣਾ ਚਾਹੀਦਾ ਹੈ, ਕਿਉਂਕਿ ਥੋੜ੍ਹਾ time ਨੀ ਹੁੰਦਾ ਉਹਨਾਂ ਨੂੰ ਅਗਰ ਉਹਨਾਂ ਨੇ ਕੋਈ ਗ਼ਲਤੀ ਕੀਤੀ ਕੋਈ ਜ਼ੁਰਮ ਕੀਤਾ ਤਾਂ ਉਹਨਾਂ ਨੂੰ ਉਹਦੀ ਉਸ ਚੀਜ਼ ਦੀ ਸਜ਼ਾ ਮਿਲੀ, ਸਜ਼ਾ ਉਹਨਾਂ ਦੀ ਸੌਲਾਂ ਸਾਲ ਚੌਦਾਂ ਸਾਲ ਜਾਂ ਵੀਹ ਸਾਲ ਜਿੰਨੀ ਵੀ ਸੀ ਉਹ ਹੁਣ ਤੀਹ ਤੀਹ ਸਾਲ ਕੱਟੀ ਬੈਠੇ ਹੈ ਜਾਣੀ ਕਿ ਦੁੱਗਣੀ ਅਗਰ ਦੁੱਗਣੀ ਸਜ਼ਾ ਕੱਟਣ ਤੋਂ ਬਾਅਦ ਉਹਨਾਂ ਨੂੰ ਕਿਉਂ ਨੀ ਛੱਡ ਰਹੇ ਅਗਰ ਰਾਜੀਵ ਗਾਂਧੀ ਇੱਕ ਪ੍ਰਧਾਨ ਮੰਤਰੀ ਦਾ ਕਾਤਿਲ ਉਹਨਾਂ ਨੂੰ ਛੱਡ ਸਕਦੇ ਹੈ ਤੇ ਇਹਨਾਂ ਨੂੰ ਵੀ ਛੱਡਣਾ ਚਾਹੀਦਾ ਹੈ, ਇੱਕ ਇਨਸਾਨੀਅਤ ਦੇ ਨਾਤੇ ਮੈਂ ਇਹ ਨੀ ਕਿਸੇ ਦਾ ਪੱਖਪਾਤ ਨੀ ਕਹਿੰਦਾ ਵੀ ਕਿਸੇ ਦਾ ਪੱਖਪਾਤ ਲੈ ਰਿਹਾ ਜੀ ਮੈਂ ਸਿੱਖ ਹਾਂ, ਮੈਂ ਇਸਾਈ, ਹਾਂ ਮੈਂ ਹਿੰਦੂ ਹਾਂ, ਮੁਸਲਮਾਨ ਹਾਂ। ਇੱਕ ਇਨਸਾਨੀਅਤ ਦੇ ਨਾਤੇ ਇੱਕ ਇਨਸਾਨ ਹੋਣ ਦੇ ਨਾਤੇ ਮੈਂ ਗੱਲ ਕਰ ਰਿਹਾ ਹੈ ਜੇਕਰ ਆਪਾਂ ਵੀ ਅਗਰ ਘਰ ਤੋਂ ਕੁਛ ਦਿਨ ਦੂਰ ਰਹਿੰਦੇ ਹਾਂ ਤਾਂ ਆਪਾਂ ਨੂੰ ਕਿੰਨਾ ਔਖਾ ਲੱਗਦਾ ਹੈ ਯਾਰ ਮੈਂ ਘਰ ਤੋਂ ਦੂਰ ਹੈ ਮੇਰੇ ਬੱਚੇ ਕਿੱਡੇ ਹੈ ਜਾਂ ਕਿਵੇਂ ਹੋ ਜਾਣਗੇ ਅੱਜ ਕੱਲ੍ਹ ਤਾਂ ਆਪਾਂ ਕਹਿ ਲਈਏ ਵੀ ਪੰਜ ਸਾਲਾਂ ਚ ਨਸ਼ਲ ਜਵਾਨ ਹੋ ਜਾਂਦੀ ਹੈ ਤੇ ਉਹਨਾਂ ਨੂੰ ਤੀਹ ਤੀਹ ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ, ਠੀਕ ਹੈ ਉਹਨਾਂ ਨੇ ਗ਼ਲਤੀ ਕੀਤੀ ਉਹਨਾਂ ਨੂੰ ਸਜ਼ਾ ਮਿਲੀ ਪਰ ਹੁਣ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਇਹ ਸਰਕਾਰ ਨੂੰ ਇਸ ਬਾਰੇ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਠੀਕ ਹੈ ਉਹਨਾਂ ਨੇ ਵੀ ਮੋਰਚਾ ਲਗਾਇਆ ਚਲੋ ਉਹਨਾਂ ਦੀ ਸਿੱਖਾਂ ਦੀ ਹੈ ਵੀ ਸਾਡੇ ਬੰਦੇ ਅੰਦਰ ਹੈ ਉਹਨਾਂ ਨੇ ਮੋਰਚਾ ਲਗਾ ਲਿਆ ਪਰ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਹੋਰ ਹੁਣ ਕੀ ਦੱਸਾਂ ਚੰਡੀਗੜ੍ਹ ਬਾਰੇ ਚੰਡੀਗੜ੍ਹ ਚ ਪਹਿਲਾਂ ਜਦ ਮੈਂ ਇੱਥੇ ਨਵਾਂ ਨਵਾਂ ਆਇਆ ਸੀ ਤਾਂ ਸਤਾਰਾਂ sector ਹੈ ਸਤਾਰਾਂ sector ਦਾ ਬਹੁਤ ਵਧੀਆ ਹਾਲ ਸੀ ਸਤਾਰਾਂ sector ਦੇ ਵਿੱਚ ਇੰਨਾ rush ਹੁੰਦਾ ਸੀ ਜਿੰਨੇ ਵੀ ਨੇੜੇ ਤੇੜੇ ਦੇ ਸ਼ਹਿਰ ਹੈ ਕਸ਼ਬੇ ਹੈ ਉੱਥੋਂ ਦੇ ਹਰੇਕ ਮੁੰਡੇ ਕੁੜੀਆਂ ਸਭ ਸਤਾਰਾਂ sector ਸ਼ਾਮ ਨੂੰ ਜਾਣੀ ਕਿ ਸ਼ਨੀ ਐਤਵਾਰ ਉਹਨਾਂ ਨੇ ਇੱਥੇ ਆਉਣਾ ਹੀ ਆਉਣਾ ਹੁੰਦਾ ਸੀ ਅਤੇ ਉਸ ਦਿਨ ਉਹ ਦੋ ਦਿਨ ਇੱਥੇ ਪੈਰ ਰੱਖਣ ਨੂੰ ਜਗ੍ਹਾ ਨੀ ਹੁੰਦੀ ਸੀ, ਇੰਨਾ ਸਤਾਰਾਂ sector rush ਹੁੰਦਾ ਸੀ ਪਰ ਜਦੋਂ ਦੇ ਇਹ ਮ ਇੱਕ ਬਣੇ ਹੈ ਇਹ ਵੱਡੇ ਵੱਡੇ ਜਿਹੜੇ,

ਉਹ ਬਣ ਗਏ, ਉਹ ਬਣ ਗਏ ਉਸ ਤੋਂ ਬਾਅਦ ਇਹਨਾਂ ਦੇ ਇੱਥੋਂ ਦੇ ਸਾਰੇ ਸਤਾਰਾਂ sector ਦੀ ਰੌਣਕ ਸਭ ਖਤਮ ਹੋ ਗਈ ਹੁਣ ਇੱਥੇ ਸਿਰਫ਼ ਇਹੀ ਇਹੀ ਅਦਾਰੇ ਰਹਿ ਗਏ ਜਿਹਨੂੰ ਕਿ ਆਪਾਂ ਅਲਾਂਟੇ ਮਾਲ ਕਹਿੰਦੇ ਹਾਂ ਇੱਕ ਇਹ ਰਹਿ ਗਏ ਉਹ ਸਾਰਾ ਜਿੰਨਾ ਉੱਥੋਂ ਦਾ rush ਹੈ ਸਭ ਉਹਨਾਂ ਨੇ ਖਿੱਚ ਲਿਆ, ਉਹ ਸਭ ਉੱਧਰ ਜਾਂਦੇ ਨੇ ਤੇ ਇੱਥੋਂ ਦੇ ਹੁਣ ਘੁੰਮਣ ਫਿਰਨ ਨੂੰ ਘੁੰਮਣ ਫਿਰਨ ਨੂੰ ਇੱਕ ਤਾਂ ਇਹੀ ਅਲਾਂਟੇ ਮਾਲ ਹੋ ਗਿਆ ਤੇ ਸੁਖਨਾ lake ਹੋ ਗਈ, ਉਹ ਘੁੰਮਣ ਨੂੰ ਵਧੀਆ ਹੈ rock garden ਹੈ ਇੱਕ ਉਹ ਘੁੰਮਣ ਨੂੰ ਵਧੀਆ ਹੈ,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

ਰਾਤ ਨੂੰ ਇੱਥੇ ਬਹੁਤੀਆਂ ਕੁੜੀਆਂ ਹੈ ਜੋ ਰਾਤ ਨੂੰ ਨੌਕਰੀ ਕਰਦੀਆਂ, ਰਾਤ ਨੂੰ ਇੱਕ ਇੱਕ ਦੋ ਦੋ ਵਜ਼ੇ ਆਉਂਦੀਆਂ ਜਾਂਦੀਆਂ ਹੈ ਉਹ ਬੇਫ਼ਿਕਰ ਹੋ ਕੇ ਜਾਂਦੀਆਂ ਉਹਨਾਂ ਨੂੰ ਕੋਈ ਇਸ ਚੀਜ਼ ਦਾ ਡਰ ਨੀਗਾ ਵੀ ਹਾਂ ਜੀ ਅਸੀਂ ਰਾਤ ਆ ਅਸੀਂ ਇਕੱਲੀਆਂ ਜਾ ਰਹੀਆਂ ਨਹੀਂ ਇੱਥੇ ਬਕਾਇਦਾ ਪੁਲਿਸ ਦੀ ਵੀ ਸਾਰੀ ਰਾਤ ਗਸ਼ਤ ਰਹਿੰਦੀ ਹੈ ਬਹੁਤ ਵਧੀਆ area ਹੈ ਸ਼ਾਂਤੀਮਈ area ਹੈ ਤਾਂਹੀ ਤਾਂ ਜਿਹੜੇ ਨਾ ਜਿਹੜੇ ਕੋਈ ਨੌਕਰੀਆਂ ਤੋਂ ਬਾਅਦ ਸਭ ਇੱਥੇ ਆ ਕੇ ਰਹਿਣਾ ਚਾਹੁੰਦੇ ਹੈ, ਵੀ ਅਸੀਂ ਚੰਡੀਗੜ੍ਹ ਮੁਹਾਲੀ ਰਹੀਏ ਕਿਉਂਕਿ ਇੱਥੇ ਸਭ ਕੁਛ ਸ਼ਾਂਤੀਮਈ ਹੈ ਅਤੇ ਸੁਰੱਖਿਆ ਹੈ ਪੂਰੀ।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

Okay bye

ਹਾਂਜੀ ਹਾਂਜੀ ਮੈ ਹੈਲੋ ਕਹਿਣੀ ਆ। ਹਾਂਜੀ ਕਹੋ ਜੀ ਕਹੋ ਜੀ ਹੋਰ ਹੋਰ ਠੀਕ ਆ ਜਾਣਾ ਚਾਹੀਦਾ ਵੱਡੀ ਮੰਮੀ ਅੰਮ੍ਰਿਤਸਰ ਘੁੰਮਣ। ਆਹੋ ਜਾਣਾ ਚਾਹੀਦਾ ਵ ਕੇ। ਏਡੀ ਗਰਮੀ ਚ ਜਾ ਕੇ ਉੱਥੇ ਮਰਨਾ ਜੇ।

ਚਲ ਠੀਕ ਜਾਵਾਗੇ ਤੂੰ ਤੇ ਮੈ ਤੇ ਪ੍ਰਿਆ

ਆ ਲੈਣਦੇ ਦਿਨ ਥੋੜੇ ਜਿਹੇ ਠੰਡੇ ਇਹੋ ਜੀ ਗਰਮੀ ਚ ਜਾ ਕੇ ਤੇ ਉੱਥੇ ਬੇਹੋਸ਼ ਹੋਣਾ ਵਾ

ਆਹੋ train ਚ ਉਤਰਦਿਆਂ ਸਾਰ ਬੇਹੋਸ਼ ਹੋ ਜਾਣਾ ਏਡਾ ਵੱਡਾ ਬਜ਼ਾਰ ਹੁੰਦਾ ਉਹ

ਸੋਮ ਬਜ਼ਾਰ ਜਿਹੜਾ ਹੁੰਦਾ ਉਹ ਵੱਡਾ ਬੜਾ ਹੁੰਦਾ ਉੱਥੇ ਤੇ ਆਂਦੇ ਘਬਰਾਹਟ ਹੋ ਜਾਂਦੀ ਆ।

ਹਾਂਜੀ ਹਾਂਜੀ ਬੰਦਾ ਜਾਵੇ ਉੱਥੋਂ ਕੱਪੜੇ ਕੁਪਰੇ ਲੈ ਕੇ ਆਵੇ ਸਸਤੇ ਮਿਲਦੇ ਉੱਥੇ ਕਹਿੰਦੇ

ਬੰਦਾ ਸਵੇਰੇ ਸਵਖਤੇ ਸਵਖਤੇ ਜਾਵੇ ਡੇਢ ਸੌ ਨਾ ਥੋੜ੍ਹਾ sale ਚ shopping ਹੋ ਜਾਣੀ ਅਸੀ ਕਹਿਣ ਦੇ ਡੇਢ ਸੌ ਲੈ ਕੇ ਜਾਣੇ ਗੱਲ ਦਮਾ ਤਾ ਕਰਾਓ ਹਾਂ ਕਰੋ ਹਾਂ ਡੇਢ ਡੇਢ ਸੌ ਚਲ ਬੱਬੂ ਨੂੰ ਡੇਢ ਸੌ ਦਸਦਾ ਗੇ ਉਹ ਜਿਹੜੇ ਲੁਕਾਏ ਆ ਉਹ ਓਦਾਂ ਲੈ ਜਾ ਗਏ। ਆਹੋ ਕਰੋ ਫਿਰ ਦਸ ਕ ਦਿਨ ਗੱਲ ਫਿਰ ਜਾਵਾਗੇ ਜਮਾ ਕਰੀ ਜਾ ਬੱਬੂ ਵਲ

ਹਮ ਹੋਰ ਕੋਈ ਨਵੀਂ ਤਾਜੀ? ਹੋਰ ਨਵੀਂ ਤਾਜੀ ਪੀ ਗਰਮੀ ਬੜੀ ਜਿਆਦਾ।

ਗਰਮੀ ਦਾ ਹਲ ਕੋਈ ਦਸੋ ਹਲ ਇਹ ਵਾ ਕੇ ਮੋਟਰ ਛੱਡ ਕੇ ਟੂਟੀ ਥੱਲੇ ਰਹੋ।

ਹੋ ਹਾਏ

ਆਹੋ ਸਹੀ ਗੱਲ ਆ ਉਹ tub ਜਿਹਾ ਨਾ ਲੈ ਆਈਏ। ਆਹੋ ਓਹੀ ਲੈ ਆਵੋ ਇਕੋ ਚ ਵੜਿਆ ਰਹਿਆ ਕਰਿਓ ਸਾਰੇ ਸਹੀ ਗੱਲ ਵੱਡੀ ਮੰਮੀ ਓਦੇ ਚ ਬਰਫ ਪਾਲੇ ਬੰਦਾ

ਬਰਫ ਪਾ ਕੇ ਤੇ ਭਾਵੇ ਵਿਚੇ ਜੁਰਜੇ ਬੰਦਾ ਮੁੜਕੇ ਉਠਿਆ ਵੀ ਨਾ ਜਾਏ। ਸਹੀ ਗੱਲ ਆ। ਗੱਲ ਸੁਣ ਬੋਲਦੇ ਨਹੀਂ ਆ ਜਿਹੜਾ ਕੀ ਨਾ ਲਈ ਦੇ ਏਦਾਂ ਵਾ ਬ ਅੱਗੇ ਏ ਨਹਾ ਕੇ ਪੱਖੇ ਥੱਲੇ ਪੇਜੀਏ ਤੇ ਲੱਤਾਂ ਨਹੀਂ ਸਵੇਰ ਨੂੰ ਉਠਦੀਆਂ ਬਰਫ ਨਾਲ ਊ ਭਾਵੇ ਜੁੜੀਆਂ ਜਾਣ ਆਹੋ ਸਵੇਰ ਨੂੰ ਭਾਵੇ ਆਪਣੀ ਬਰਫ ਬਣੀ ਹੋਵੇ। ਹਾਏ ਰੱਬਾ ਨਿਆਣੇ ਤੇ ਚਲ ਜਾਂਦੇ ਆਂਦੇ ਉਹ ਬਣਿਆ ਵਾ। swimming pool ਉੱਥੇ ਚਲ ਜਾਂਦੇ

ਪਤਾ ਨਹੀਂ ਕਿਨੂੰ ਕਹਿਣ ਦਿਆ ਆਂਦਾ ਚੱਜ ਦਾ ਕੱਛਾ ਪਾ ਕੇ ਜਾਵੀ ਉੱਥੇ ਬੁਡੀਆਂ ਵੀ ਆਉਂਦੀਆਂ ਈ

ਕਹਿਣ ਦਿਆ ਹੀ ਕਿਸੇ ਨਿਆਣੇ ਨੂੰ ਪਤਾ ਨਹੀਂ ਕਿਨੂੰ ਦਿਆ ਹੀ ਕਿਹੇ ਮੁੰਡੇ ਨੂੰ ਕਹਿਣ

ਕੌਣ ਆਂਦਾ

ਬੜਾ ਮੈ ਹੱਸਣ ਦੀ ਮੈ ਕਿਹਾ ਵੇਖ ਕੇ video ਵੇਖ ਬਣਾਈ

ਕੀ ਪਤਾ ਕਿੱਥੇ ਜਾਂਦੇ ਇਹ ਹਾਡੇ ਪਿੰਡਾਂ ਵਲ ਗਏ ਈ ਉੱਥੇ ਮਿਲ ਤੇ ਬਣਿਆ ਨਵਾਂ

ਨਹੀਂ ਮਾੜਾ ਮੋਟਾ normal ਜਿਹਾ ਠੰਡੇ ਕਰਦੇ ਹੋਣੇ ਇਹਨਾਂ ਨਹੀਂ ਕਰਦੇ ਹੋਣੇ। ਬਾਹਰ ਤਾ ਵੈਸੇ ਕਹਿੰਦੇ ਉੱਥੇ ਵੀ ਆ ਬਾਹਰ ਦੇ ਦੇਸ਼ ਤਾ ਕਹਿੰਦੇ ਉੱਥੇ ਵੀ ਬਣਾਏ ਆ ਕੋਠਿਆਂ ਤੇ ਗੋਰਿਆਂ ਨੇ

ਆਹੋ ਉਹ ਪਏ ਰਹਿੰਦੇ ਉਹ ਤਾ ਕਿਤੇ ਕਾਲੇ ਵੀ ਨਹੀਂ ਮਰਜਾਣੇ ਹੁੰਦੇ। ਆਹੋ ਗੋਰੀਆਂ ਗੋਰੇ ਇਕੱਠੇ ਪਏ ਹੋਣੇ ਵਿਚ।

ਗੋਰੀਆਂ ਗੋਰੇ ਵਿਚ ਪਏ ਹੋਣੇ

ਇਹ ਸਮੇ ਦੀਆ ਗੱਲਾਂ ਪਈ ਦੁਨੀਆ ਹੁਣ ਠੰਡੇ ਥਾਂ ਰਹਿਣ ਗਿਜੀ ਆ। ਹਮ ਓਹਦਾ ਕਈ ਕਹਿੰਦੇ ਨਾ ਪਾਣੀ ਜਿਆਦਾ ਨਾ ਬੰਦਾ ਕਾਲਾ ਹੋ ਜਾਂਦਾ ਆ ਉਹ ਕਾਲੇ ਵੀ ਨਹੀਂ ਹੁੰਦੇ। ਨਾ ਨਾ ਉਹ ਤੇ ਸੋਹਣੇ ਬੜੇ ਹੁੰਦੇ ਆ ਤੇ

ਹਾਂ ਹਾਡੇ ਇੱਥੇ ਬਾਰਾਂ ਮਹੀਨੇ ਤੀਹ ਦਿਨ ਇੱਕੋ ਜਿਹੇ ਰਹਿੰਦੇ। ਆਹੋ ਇੱਥੇ ਏਦਾਂ ਦੇ ਰਹਿੰਦੇ ਆ।

ਨੀਲੇ ਈ ਚਵੀ ਘੰਟੇ ਆਹੋ ਹਮ ਨੀਲੇ ਈ ਚੰਗੇ ਆ। ਆਹੋ ਇਹ ਤਾ ਗੱਲ ਸਹੀ। ਪ੍ਰਿਆ ਕਿੱਥੇ ਚਲ ਗਈ ਆ? ਇੱਥੇ ਈ ਵੱਡੀ ਮੰਮੀ ਮੈ ਸੁਣਨ ਦੀ ਤੁਹਾਡੀਆਂ ਗੱਲਾਂ ਬੋਲੋ।

ਹਾਂ ਏਨੀਆਂ ਨਾ ਧਿਆਨ ਨਾ ਸੁਣ। ਹੋਰ ਸੁਣਾਓ ਕੋਈ ਨਵੀਂ ਤਾਜੀ। ਨਵੀਆਂ ਤਾਜ਼ੀਆਂ ਠੀਕ ਆ ਬਸ ਵਧੀਆ ਵਾ।

ਹਾਂਜੀ ਹੋਰ ਵਧੀਆ ਬਸ।

ਨਹੀਂ ਨਹੀਂ ਘਰੇ ਹੁੰਦੀ ਤੁਹਾਨੂੰ ਪਤਾ ਬਿਮਾਰ ਜੀ ਤਾ ਰਹਿੰਦੀ ਆ। ਤੇ ਠੀਕ ਹੋਈ ਨਹੀਂ ਹਲੇ ਨਾ ਅੱਜ ਵੀ ਗਈ hospital ਗਈ।

ਕਲ ਰਾਤੀ ਵੀ ਕਿਉਂ ਆਉਂਦੀਆਂ ਹੀ ਕਿਡੀ ਹਨ੍ਹੇਰੇ?

ਰਾਤੀ ਵੀ ਆਉਂਦੀਆਂ ਹੀਆ ਨਸ਼ੇਰਿਓ ਕਿੰਨੀ ਹਨ੍ਹੇਰੇ ਤੇਰੀ ਮੰਮੀ ਤੇ ਅੰਜਲੀ ਉਹ ਦਵਾਈ ਦੁਵਾਈ ਲੈਣ ਜਾਂਦੇ ਰਹਿੰਦੇ ਆ ਤੀਜੇ ਕਾ ਦਿਨ